ਦਰਖਤ ਅਤੇ ਗੱਡੀਆਂ ਵਗੈਰਾ ਝਾਂਕੀ ਦਿਖਾਈ ਦੇ ਰਹੀਆਂ ਹਨ ਇਸ ਵਿੱਚ ਇੱਕ ਦਾ ਸਟੈਚੂ ਬਣਿਆ--

ਇਹ ਫੋਟੋ ਵਿੱਚ ਬਹੁਤ ਸ਼ਾਨਦਾਰ ਗਮਲੇ ਦਿਖਾਈ ਦੇ ਰਹੇ ਹਨ ਅਤੇ ਅੱਗੇ ਨਰਸਰੀ ਦੇ--

ਇਹ ਫੋਟੋ ਕਿਸੇ ਬੱਸ ਅੱਡੇ ਦੀ ਦਿਖਾਈ ਦੇ ਰਹੀ ਹੈ ਜਿਸ ਵਿੱਚ ਬਸ --

ਦੀ ਦਿਖਾਈ ਦੇ ਰਹੀ ਹੈ ਜੋ ਕਿ ਇਸ ਦਾ ਮੇਨ ਐਂਟਰੀ ਪੁਆਇੰਟ ਹੈ।

ਦਿਖਾਈ ਦੇ ਰੀਆਂ ਨੇ ਜੋ ਹਰੀਆਂ ਨੀਲੀਆਂ ਪੀਲੀਆਂ ਚਿੱਟੀਆਂ ਗੁਲਾਬੀ ਅਤੇ ਫ਼ਿਰੋਜੀ ਰੰਗ ਚ --

ਦਿਖਾਈ ਦੇ ਰਹੇ ਜਿਸ ਵਿੱਚ ਬਹੁਤ ਸਾਰੇ ਆਟੋ ਅਤੇ ਪਿੱਛੇ ਕੁਝ।

ਇਹ ਸਭ ਦੀ ਵੀਡੀਓ ਰਿਕਾਰਡਿੰਗ ਲਈ ਇੱਕ ਵਿਅਕਤੀ ਸਾਹਮਣੇ ਖੜਾ ਦਿਖਾਈ ਦੇ ਰਿਹਾ ਹੈ ਅਤੇ ਉੱਪਰ ਚਾਰ ਪੰਜ ਵਿਅਕਤੀ ਆਪਣਾ--

ਪਿੱਛੇ ਇੱਕ ਦੋ ਦਰਖਤ ਤੇ ਸਾਈਡ ਤੇ ਖੇਤਾਂ ਚ ਫਸਲ ਖੜੀ ਦਿਖਾਈ ਦੇ ਰਹੀ ਹ।

ਸੀਮੇਂਟ ਦੀਆਂ ਕੰਧਾ ਬਣੀਆਂ ਹੋਈਆਂ ਨਜ਼ਰ ਆ ਰਹੀ ਹਨ ਇੱਸ ਤੇ--

ਇਸ ਫੋਟੋ ਵਿੱਚ ਖੇਤਾਂ ਵਿੱਚ ਅ ਨੀਲੇ ਰੰਗ ਦਾ ਸੱਤ ਸੋ ਚਤਾਲੀ ਸਵਰਾਜ--

ਤੇ ਆ ਰੰਗ ਵੀ ਜਿੱਮ ਦਾ ਦਿਖਾਇਆ ਦੇ ਰਿਹਾ ਹੈ।

ਇਹ ਕੋਈ ਗਰੋਸਰੀ ਸ਼ੋਅਰੂਮ ਐ ਜਿਸ ਦੇ ਰੈਂਕ ਤੇ ਬਹੁਤ ਸਾਰਾ ਸਟਾਕ ਨਜ਼ਰ ਆ ਰਿਹਾ ਜੋ ਕਿ--

ਬਹੁਤ ਸਕੋਨਾ ਪਾਰਕ ਦਿਖਾਈ ਦੇ ਰਿਹਾ ਜਿਸ ਵਿੱਚ ਮਾਲੀ ਬੂਟਿਆਂ ਨੂੰ ਪਾਣੀ ਦਿੰਦਾ ਹੋਇਆ ਦਿਖਾਈ ਦੇ ਰਿਹਾ ਇਸ ਵਿੱਚ ਇੱਕ ਬੈਂਚ --

ਕਰੇਟ ਅਤੇ ਬਹੁਤ ਸਾਰੇ ਬੋਕਸਾਂ ਦੇ ਵਿੱਚ ਫ਼ਲ ਫਰੂਟ ਪੈਕ --

ਨਜ਼ਰ ਆ ਰਹੇ ਨ ਜਿੰਨਾਂ ਨੇ ਟੇਬਲ ਦੇ ਉਪਰ ਚਾਰ ਪੰਜ ਪਲੇਟਾਂ ਅਤੇ ਗਲਾਸ ਜੱਗ --

ਦੋ ਹੋਏ ਸਿਨੇਮਾ ਹਾਲ ਦੀ ਹੈ ਜੋ ਕਿ ਸਾਹਮਣੇ ਤੋਂ ਬੰਦ ਅਤੇ ਕੁਰਸੀਆਂ ਖਾਲੀ--

ਚ ਅਮੁੱਲ ਦਾ ਵੀ ਬੈਨਰ ਲੱਗਿਆ ਹੋਇਆ ਦਿਖਾਈ ਦੇ ਰਿਹਾ ਅਤੇ ਉਸਦੇ ਨੀਚੇ ਪੀਜਾ ਹੱਟ ਨਾਲ ਸਾਈਡ ਤੇ--